ਹਾਂ ਦੋ ਤਿੰਨ ਦਿਨ ਹੋ ਗਏ ਆ ਪਹਿਲੇ ਤੇ ਰੋਟੀ ਬਣਾ ਕੇ ਖਾ ਲੈਂਦੀ ਰਹੀ ਆ ਤੇ ਹੁਣ ਦੋ ਦਿਨ ਹੋ ਗਏ ਖਾਦੀ ਨਹੀਂ ਰੋਟੀ ਨਹੀਂ ਖਾਦੀ ਬ੍ਰੈਡ ਹੀ ਖਾਣ ਢਈ ਆ

ਮੂੰਗਫਲੀ ਖਾਂਦੀ ਆ ਦੋ ਦਿਨ ਹੋ ਗਏ ਇਹਨੂੰ ਹਾਂ ਹਾਂਏ ਮੂੰਗਫਲੀ ਖਾਣ ਦਾ ਬਉ ਉਹ ਕਿਹੜਾ ਜਮਾਨਾ ਓਹੀ ਤੇ ਮੈਂ ਕਿਹਾ ਮੈਂ ਵੀ ਇੰਨੀ ਮੂੰਗਫਲੀ ਖਾਣੀ ਆ ਤੂੰ ਤੂੰ ਵੀ ਤੇ ਖਾਣੀ ਐ ਮੈਂ ਕਿਹਾ ਮੇਰੀ ਉਮਰ ਦਾ ਤੇ ਆਪਣੀ ਉਮਰ ਦਾ ਮੈਂ ਕਿਹਾ ਥੋੜਾ ਜਿਹਾ ਦੇਖ ਲਿਆ ਕਰ ਮੈਂ ਕਿਹਾ ਫਰਕ ਹੁੰਦੇ ਮੈਂ ਕਿਹਾ ਮੈਨੂੰ ਤੇ ਕਿੰਨੇ ਦਿਨ ਹੋ ਗਏ ਮੈਂ ਕਿਹੇ ਛਡਿ ਨੂੰ ਤੇ ਮੈਂ ਤਾਂ ਖਾਣ ਹੀ ਨਹੀਂ ਢਈ ਮੈਂ ਤੇ ਜਰੂਰੀ

ਆਹ ਜਿਹੜੀਆਂ ਦੂਸਰਿਆਂ ਗਿਰੀਆਂ ਗੁਰਿਆਂ ਨਮਕੀਨ ਵਾਲਿਆਂ ਹੁੰਦੀਆਂ ਇਹ ਚੱਲ ਮੈਂ ਲੈ ਲੁ ਲਈ ਦੀਆਂ ਉਹ ਵੀ ਕਿਤੇ ਜਾਈਏ ਜੂਈਏ ਕਿਸੇ ਤਰ੍ਹਾਂ ਸਫ਼ਰ ਸੁਫਰ ਤੇ ਤਾਂ

ਉਹ ਤੇ ਹੈ ਮੈਂ ਕਿਹਾ ਵੀ ਮੇਰੀ ਰੀਸ ਕਾਹਦੀ ਤੂੰ ਕਰਨ ਢਈ ਮੈਂ ਕਿਹਾ ਆਪਣੀ ਉਮਰ ਤੇ ਮੇਰੀ ਉਮਰ ਦਾ ਮੈਂ ਕਿਹਾ ਫਰਕ ਨਹੀਂ ਹੈਗਾ ਮੈਂ ਕਿਹਾ ਤੇ ਹਾਂ ਹੋਰ ਉਹ ਖਿਚੜੀ ਖੁੱਚੜੀ ਬਣਾ ਕੇ ਰੱਖੀ ਹੁਣ ਗਈ ਹੈ ਗੁਰਦਵਾਰੇ ਹਜੇ ਵੋਟ ਪਾਉਣ ਅਸ਼ਾ ਹਾਂ ਕੁੜੇ ਦੱਸ ਅੜੀਏ ਕਿਸ ਤਰ੍ਹਾਂ ਦੀ ਆ ਸਿਆਣੀ ਬਿਆਨੀ ਅੜੀਏ ਇਹ ਤੇ ਗਈ ਏ ਇਹਨੀਂ ਮੰਮੀ ਇਹਨੂੰ ਅਕਲ ਮੱਤ ਆ ਜਿੰਨੀ ਇਹਨੂੰ ਓਥੇ ਮਾਰ ਰਹੀ ਹੈ ਤੇ ਡਾਕਟਰ ਨੇ ਇਹਨੂੰ ਸਾਰਾ ਕੁਸ਼ ਮਨਾ ਕੀਤਾ ਸੀ ਇਹਨੂੰ ਵੀ ਕੋਈ ਇਹਨੂੰ ਨਮਕ ਤੇਜ ਖਾਣ ਤੋਂ ਮਨਾ ਕੀਤਾ ਸੀ ਪਰੌਂਠੀ ਖਾਣ ਤੋਂ ਮਨਾ ਕੀਤਾ ਸੀ ਹਰੇਕ ਚੀਜ ਖਾਣ ਤੋਂ ਖੱਟੀ ਤੋਂ ਵੀ ਮਨਾ ਕੀਤਾ ਸੀ

ਤੇ ਇਥੇ ਆ ਵੀ ਆਪਣੀ ਮਰਜੀ ਨਾਲ ਜਾਂਦੀ ਆ ਰਸੋਈ ਚ ਤੇ ਫੇਰ ਉਹ ਖਾਂਦੀ ਆ ਤੇ ਜੇ ਅਸੀਂ ਕਹਿਣੇ ਆ ਤੇ ਫੇਰ ਸਾਨੂੰ ਮੈਂ ਤੇ ਫੇਰ ਕਹਿੰਦੀ ਨਹੀਂ ਮੈਂ ਕਿਹਾ ਖਾਇ ਜਾ ਮੈਂ ਆਹੋ ਖਾਣ ਦੋ ਫੇਰ ਮੈਨੂੰ ਖਾਣ ਤੋਂ ਡਕਦੀ ਹੈ ਆਹੋ ਨਹੀਂ ਇਹ ਕਹਿਣ ਢਈ ਵੀ ਤੂੰ ਨਾ ਸੋਨੂ ਨੂੰ ਫੋਨ ਕਰ ਮੈਂ ਕਿਹਾ ਵੀ ਮੈਂ ਓਹਨੂੰ ਫੋਨ ਕਿਉਂ ਕਰਾਂ ਮੈਂ ਕਿਹਾ ਜਦੋਂ ਤੂੰ ਸਾਡੇ ਵੱਲ ਦੀ ਮੈਂ ਕਿਹਾ ਉਹ ਗੱਲ ਨਹੀਂ ਕਰਦਾ ਮੈਂ ਕਿਹਾ ਜੇ ਅਸੀਂ ਓਦਣ ਗੱਲ ਇਹਦੇ ਨਾਲ ਮੈਂ ਕਿਹਾ ਕੀਤੀ ਇਹਨੇ ਤੇ ਮੈਂ ਕਿਹਾ ਕਿੱਦਾਂ ਆਂਦਾ ਵੀ ਕਿ ਇਹੇ ਮੰਮੀ ਦੇ ਸੁਭਾਅ ਤਾਂ ਸਾਨੂ ਵੀ ਪਤਾ ਮੈਂ ਕਿਹਾ ਤੂੰ ਚਲਦਾ ਤੇ ਮੈਂ ਕੱਡ ਤਾ ਸੀ ਸਮਝਾਉਣਾ ਓਹਨੂੰ ਕੇ ਨਹੀਂ ਸਮਝਾਉਣਾ ਮੈਂ ਕਿਹਾ ਕਿੱਡੀ ਇੰਨੀ ਗੱਲ ਕਰਦੀ ਮੈਂ ਕਿਹਾ ਮੈਨੂੰ ਵੀ ਫੇਰ ਇੰਨੀ ਗੱਲ ਕਹੂਗਾ ਆਹੋ ਚੱਲ ਹਾਂ ਮੈਂ ਕਿਹਾ ਜਿਦਣ ਐਥੇ ਆਊਗੀ ਫੇਰ ਓਦਣ ਝਾੜੂੰ ਪੂੰਜੁ ਮੈਂ ਕਿਹਾ ਆਹੋ ਇਹ ਫੇਰ ਕਿਸ ਤਰ੍ਹਾਂ ਦੀ ਗੱਲ ਹੋਈ ਫੇਰ ਆਹੋ ਇਹਨੇ ਠੇਕਾ ਲਿਆ ਵੀ ਜੇ ਕੋਈ ਚੀਜ ਗਵਾ ਗਵਾਚ ਜਾਂਦੀ ਆ ਤੇ ਗੁੱਮ ਜਾਂਦੀ ਆ ਤੇ ਅਸੀਂ ਚੋਰ ਥੋੜੀ ਆ ਵੀ ਘੱਰ ਨੂੰ ਵੀ ਤਾਲੇ ਲਾਏ ਇਹਨੇ ਮੈਂ ਕਿਹਾ

ਇਹ ਤਾਂ ਆਹਂਦਾ ਸੀ train ਤੇ ਤੁਸੀਂ ਬਿਠਾ ਦੀਓ ਤੇ ਆ ਜਾਊਗੀ ਮੈਂ ਕਿਹਾ ਬੀ ਨੂਰ ਦੇ ਮੈਂ ਕਿਹਾ

ਆਪ ਆ ਕੇ ਲੈਕੇ ਜਾਣਾ ਵਾ ਕੁੜੀ ਨੂੰ ਤੇ ਮੈਂ ਕਿਹਾ ਲੈ ਜੇ ਮੈਂ ਕਿਹਾ train ਤੇ ਨਹੀਂ ਭੇਜਣਾ ਮੈਂ ਕਿਹਾ ਮੈਨੂੰ ਓਹਦਾ ਪਤਾ ਨਹੀਂ ਹੈ ਵੀ ਮੈਂ ਕਹਿਆ ਆਪਣਾ ਧਿਆਨ ਰਖੁਗੀ ਕੇ ਕੁੜੀ ਦਾ ਧਿਆਨ ਰਖੁਗੀ ਆਹੋ ਨਾ ਨਾ ਕੁੜੀ ਨੂੰ ਨਾ ਭੇਜੀ ਇਹਦੇ ਨਾਲ

ਤੂੰ ਨਾ ਭੇਜੀ ਰਹਿਣ ਦੇ ਚਾਹ ਤੇ ਆਪ ਲੈਣ ਆਵੇ ਜਿਸ ਤਰ੍ਹਾਂ ਛੁਟੀਆਂ ਈ ਕੁੜੀ ਨੂੰ ਚੱਲ ਬਉ ਕੋਈ ਇਹ ਕਢਾਉਣ ਦੀ ਇਹ ਕੋਈ ਡਰ ਨਹੀਂ ਹੁੰਦਾ ਜਿਸ ਤਰ੍ਹਾਂ ਛੁਟਿਆ ਸੀ ਆਉਂਦੀ ਲੈ ਕੇ ਜਾਂਦੇ ਤੇ ਚੱਲ ਚਾਰ ਦਿਨ ਰਖ ਲੈਂਦੇ ਦੱਸ ਦਿਨ ਰੱਖ ਲੈਂਦੇ ਛੁਟੀਆਂ ਸੀ ਤੇ ਹੁਣ ਬਾਈ ਤਰੀਕ ਨੂੰ ਤੇ ਓਹਦੇ ਪੇਪਰ ਉਹ ਸਕੂਲ ਸ਼ੁਰੂ ਹੋ ਜਾਣੇ ਅਗਲੇ ਨਹੀਂ ਹਾਂ ਨਹੀਂ ਹੋ ਜਾਣੇ ਸ਼ੁਰੂ ਹੋ ਜਾਣਗੇ ਨਾ ਨਾ ਤੂੰ ਫੇਰ ਨਾ ਮੁੜ ਕੇ ਛੁੱਟੀ ਕਰਾਈ ਆਹੋ ਪਤਾ ਕਿੰਨੇ ਪੈਸੇ ਲਗਦੇ ਆਹੋ ਓਹੀ ਮੈਂ ਕਿਹਾ ਫੇਰ ਓਹੀ ਛੁੱਟੀਆਂ ਦੇ ਵਿਚ ਜਿਵੇਂ ਪਿੰਡ ਜਾਣਾ ਮੈਂ ਕਿਹਾ ਓਦੋਂ ਵੇਖਾਂਗੇ ਮੈਂ ਕਿਹਾ ਫੇਰ

ਦੋ ਦਿਨ ਲਈ ਤੇ ਮੈਂ ਕਿਹਾ ਰਹਿ ਨਹੀਂ ਸਕਦੇ ਮੈਂ ਇਹੇ

ਆਪਣੇ ਮਰਜੀ ਆ ਲੋਕਾਂ ਦੀ ਉਹ ਜੋਤ ਨੂੰ ਦਵਾਈ ਦਿੰਨੀ ਆ

ਚੱਲ ਠੀਕ ਆ ਤੇ ਉਹ

ਠੰਡ ਨੀ ਤੇ ਉਹ ਬੱਦਲ ਜਾ ਵੀ ਹੋਇਆ ਇਥੇ ਧੁੱਪ ਲੱਗੀ ਉ ਨਹੀਂ ਧੁੱਪ ਤੇ ਮੰਮੀ ਲਗੀ ਆ ਪਰ ਓਹੀ ਹੈ ਨਾ ਹਵਾ ਹੈਗੀ ਹੈ ਹਾਜੀ ਠੰਡੀ ਠੰਡੀ ਹਵਾ ਚਲਦੀ ਸਾਨੂ ਠੰਡ ਲਗਦੀ ਹੈ ਫੇਰ ਓਹਦੇ ਨਾ ਓਹਨੂੰ ਲਗਦੀ ਹੈ ਠੰਡ ਨੂਰ ਨੂੰ ਆਹੋ ਇਹ ਤੇ ਬਾਈ ਉਹ ਤਰ੍ਹਾਂ ਠੰਡ ਹੈਗੀ ਹੈ ਇਥੇ ਤੇ ਬੱਦਲ ਹੈ ਨਾ ਤੇ ਮੈਂ ਗੁਰਦਵਾਰੇ ਗਈ ਤੇ ਉਹ ਰਾਹ ਚ ਮੈਂ ਕਿਹਾ ਨਾ ਮਾੜੀਆਂ ਮਾੜੀਆਂ ਛਿਟਾਂ ਪਾਈਆਂ ਮੈਂ ਕਿਹਾ ਆ ਕਿ ਹੈ ਮੈਂ ਤਾਂਹ ਭੌਂ ਕੇ ਵੇਖਿਆ ਕਿਤੇ ਭਾਈਆ ਜੀ ਦੀ ਮੋਟਰ ਤੇ ਨਹੀਂ ਚੱਲਣ ਢਈ ਓਹਦੀਆਂ ਛਿਟਾਂ ਫੇਰ ਗੁਰਦਵਾਰੇ ਗਈ ਤੇ ਓਥੇ ਪੈਣ ਢਆ ਤੇ ਮੁੜਕੇ ਇੱਦਾਂ ਹੀ ਚੱਲ ਮੱਥਾ ਮੁਥਾ ਟੇਕ ਕੇ ਘੜੀ ਕੁ ਬਹਿ ਗਈ ਗੁਰਦਵਾਰੇ ਤੇ ਜਿਦੋਂ ਮੈਂ ਬਾਹਰ ਨਿਕਲੀ ਤੇ ਓਦੋਂ ਨਿਸ਼ਾਨ ਸਾਹਬ ਵਾਹਵਾ ਗਿੱਲਾ ਹੋਇਆ ਸੀ ਤੇ ਉਹ ਫਰਸ਼ ਵੀ ਵਾਹਵਾ ਗਿੱਲਾ ਹੋਇਆ ਸੀ ਤੇ ਆਹੋ ਤੇ ਮਨਪ੍ਰੀਤ ਮੇਰੇ ਤੋਂ ਮਗਰੋਂ ਗਈ ਸੀ ਤੇ ਉਹ ਫੇਰ ਚੁੱਲ੍ਹਾ ਚਾਲਾ ਢੱਕ ਕੇ ਗਈ ਸੀ ਇਹਨੂੰ ਪਤਾ ਵੀ ਮੀਂਹ ਪੈਣ ਢਿਆ ਹੁਣ ਵੀ ਉਹ ਤਰ੍ਹਾਂ ਕਹਿਣ ਢੇ ਸੀ ਵੀ ਬੱਦਲ ਹੋਇਆ ਵਾ ਮੈਂ ਤਾਂ ਇਥੇ ਅੰਦਰ ਵਾਂ ਤੇ ਉਹ ਲੀੜੇ ਢਈ ਆ ਧੋਣ ਮਨੁ ਆਂਦਾ ਵੀ ਅੱਜ ਧੋ ਲੋ ਤੇ ਸਵੇਰੇ ਬੱਦਲ ਜੇ ਤੇ ਆਹੋ ਮੀਂਹ ਪੈਣਾ ਵ ਤੇ ਮੀਂਹ ਤੇ ਕਿਤੇ ਗਿਆ ਨੀ ਤੇ ਮੀਂਹ ਪੈਣਾ ਵਾ ਤੇ ਫੇਰ ਹਾਂ ਚਲੋ ਠੀਕ ਆ

ਨਹੀਂ ਅੱਜ ਨਹੀਂ ਗਈ ਲੀੜੇ ਢਈ ਆ ਧੋਣ ਉਹ ਤੇ ਗਈ ਸੀ ਨਾ ਫੇਰ ਸਾਡੇ ਨਾਲ ਤੇ ਆਹੋ ਤੇ ਤਾਂ ਕਰਕੇ ਉਹ ਫੇਰ ਨਹੀਂ ਗਈ ਓਥੋਂ ਫੇਰ ਆ ਗਈ ਸੀ ਤਾਇਉਂ ਟੈਮ ਵੀ ਹੋ ਗਿਆ ਵਾ ਨਾਲ ਏ ਆਂਦੀ ਲੀੜੇ ਧੋਣ ਵਾਲੇ ਲੀੜੇ ਧੋ ਲੀਏ ਚੱਲ ਠੀਕ ਹੈ ਚਲ ਠੀਕ ਹੈ ਮੈਂ ਠਹਿਰ ਕੇ ਕਰ ਕਰੂੰਗੀ ਫੋਨ ਤੈਨੂੰ ਰੋਟੀ ਪਾਣੀ ਖਾ ਲਾ ਜਰਾ ਕੁ ਫੇਰ ਨਾਲੇ ਕੰਮ ਕੁਮ ਨਵੈੜ ਲਾਂ ਕਿ ਕਰਨ ਢਈਆਂ ਨੇ ਚੰਗੋ ਅੱਛਾ bye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

ਹਾਂਜੀ ਜੀ।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

ਚਲੋ ਠੀਕ ਆਯ ਦੀ ਫੇਰ ਮੇਨੂ ਕੋਈ ਹੋਰ੍ਤੋਪਿਕ ਹੋਆਯ ਗਾ ਮੈਂ ਤਾਣੁ ਕਾਲ ਕਰਨ ਗੀ ਹਾਂਜੀ ਹਾਂਜੀ ਠੀਕ ਆਯ ਕਿਰਣ okay ਸਤਿ ਸ੍ਰੀ ਅਕਾਲ ਜੀ। ਮਨੁੱਖ ਦੇ ਦਿਮਾਗੀ ਵਿਕਾਸ ਨੇ ਮਨੁੱਖ ਦੇ ਜੀਵਨ ਨੂੰ ਬਦਲ ਕੇ ਰੱਖ ਦਿੱਤਾ ਹੈ। ਇੱਕ ਉਹ ਸਮਾਂ ਸੀ ਜਦੋਂ ਇੱਕ ਪਿੰਡ ਦਾ ਆਦਮੀ ਕਿਸੇ ਦੂਸਰੇ ਪਿੰਡ ਦੇ ਆਦਮੀ ਨੂੰ ਮਿਲਣ ਲਈ ਜਾਂ ਗੱਲਬਾਤ ਕਰਨ ਲਈ ਕਈ ਮੀਲ ਪੈਦਲ ਪੈਂਡਾ ਤੈਅ ਕਰਦਾ ਸੀ ਪਰ ਹੁਣ ਇੱਕ button ਦਬਾਓ

computer mobile ਰਾਹੀਂ ਅਸੀਂ ਦੂਰ ਬੈਠੇ ਮਨੁੱਖ ਦੀ photo ਦੇਖਦੇ ਜਾਂ ਦਿਖਾਉਂਦੇ ਹੋਏ ਆਪਸ ਵਿੱਚ ਢੇਰ ਸਾਰੀਆਂ ਗੱਲਾਂ ਕਰ ਸਕਦੇ ਹਾਂ ਇਹ ਸਭ ਸਹੂਲਤਾਂ ਹੁੰਦੇ ਹੋਏ ਵੀ ਜੋ ਦਿਲ ਖੋਲ੍ਹ ਕੇ ਗੱਲ਼ ਜਾਂ ਵਿਚਾਰ-ਵਟਾਂਦਰਾ ਚਿੱਠੀ ਦੁਆਰਾ ਹੋ ਸਕਦਾ ਹੈ ਉਹ ਇਹਨਾਂ ਯੰਤਰਾਂ ਰਾਹੀਂ ਨਹੀਂ। ਜੋ ਦੁੱਖ ਸੁੱਖ ਭਾਵਪੂਰਨ ਸ਼ਬਦਾਵਲੀ ਰਾਹੀਂ ਵੇਖ ਕੇ ਸਾਂਝਾ ਕੀਤਾ ਜਾ ਸਕਦਾ ਹੈ। ਉਸ ਵਿੱਚ ਵੱਖਰੀ ਤਰ੍ਹਾਂ ਦੀ ਅਪਣਤ ਹੈ। ਕੁਝ ਵੀ ਹੋਵੇ, ਚਿੱਠੀ ਤਾਂ ਲਿਖਣ ਦੀ ਲੋੜ ਪੈ ਹੀ ਜਾਂਦੀ ਹੈ। ਸੱਦਾ-ਪੱਤਰ, ਵਧਾਈ-ਪੱਤਰ, ਸੌਕ ਪੱਤਰ ਮਿਲਦੇ ਹੀ ਹਨ ਤੇ ਭੇਜਣੇ ਵੀ ਪੈਂਦੇ ਹਨ। ਇਸ ਤੋਂ ਇਲਾਵਾ ਸਰਕਾਰੀ ਦਫ਼ਤਰਾਂ ਵਿੱਚ ਸ਼ਿਕਾਇਤਾਂ ਭੇਜਣੀਆਂ ਹੀ ਪੈਂਦੀਆਂ ਹਨ।